ਤੇਲ ਦੀ ਵੀ ਜਿਆਦਾ ਵਰਤੋ ਹੁੰਦੀ ਹੋਣੀ ਹੈ ਕਿ

ਹਾਂਜੀ ਬਿਲਕੁਲ ਬਿਲਕੁਲ ਜੀ ਜਦੋਂ ਆਪਾਂ ਅਲੱਗ fry ਕਰਦੇ ਹਾਂ ਤਾਂ automatically oil ਹੈਗਾ ਉਹ ਜਿਆਦਾ use ਹੁੰਦਾ ਅਹ oil ਜਿਆਦਾ ਚਾਹੀਦਾ time ਜਿਆਦਾ

ਪੂਰਾ ਮਸਾਲਾ ਉੱਦਾਂ ready ਕਰਕੇ ਤੇ ਉਹਨੂੰ

ਹਾਂਜੀ ਹਾਂਜੀ ਆਦਾ ਵਗੈਰਾ ਜੋ ਵੀ ਤੁਸੀਂ material ਪਾਣਾ ਹੈ ਵਿੱਚ ਤਾਂ ਉਹਨੂੰ ਆਪਾਂ ਉਹਦਾ ਦਿੰਨੇ ਹੈਗੇ ਆ ਤਾਂ ਅੱਛੀ ਤਰ੍ਹਾਂ ਆਪਣੇ

ਉਹਨੂੰ ਮਤਲਬ ਹਾਂਜੀ ਉਹੀ ਪੁੱਛ ਰਹੀ ਹਾਂ ਕੀ ਉਹਨੂੰ ਮਤਲਬ

mix ਕਰਕੇ ਮਸਲੇ ਚ

ਗੈਸ ਦੀ ਆਂਚ ਜਿਹੜੀ ਹੈਗੀ ਹੈ ਬਿਲਕੁਲ down ਕਰਦੋ ਘਟਾ ਦੋ

ਇੱਕ ਅੱਧਾ ਮਿੰਟ ਹੀ ਰੱਖਣਾ ਹੈ ਆਪਾਂ ਇੱਕ ਦੋ ਮਿੰਟ ਹੀ ਬੱਸ ਉਸ ਤੋਂ ਬਾਅਦ

ਜਦੋਂ ਅਸੀਂ ਗੈਸ ਤੇ ਅਹ ਮਤਲਬ ਰੱਖਣੀ ਹੈ ਤਾਂ ਉਹਨੂੰ ਹਿਲਾਣਾ ਵੀ ਹੈ

ਉਹ ਮਸਾਲਾ ਸਾਰਾ ਇੱਕਠਾ ਹੋਵੇ ਨਾ ਜਿਆਦਾ ਨਹੀਂ

ਤਾਂਹੀ ਗੋਭੀ ਛੁੱਟੁੱਟ ਜਾਂਦੀ ਹੈ ਮਤਲਬ ਉਹ ਜਿਹੜੀ ਵਿੱਚ

ਹਾਂਜੀ ਉਹ ਗੋਭੀ ਫੁੱਲ ਜਿਵੇਂ ਤੁਸੀ ਕਹਿਣੇ ਹੋ ਕਈਆ ਦੀ ਹੁੰਦੀ ਹੈ ਵੀ ਫੁੱਲ ਜਿਹੇ ਰਹਿੰਦੇ ਨੇ ਉਹ ਉੱਦਾਂ

ਗੋਭੀ ਦੇ ਫੁੱਲ ਬਣਕੇ ਹੀ ਰਹਿਣਗੇ ਜੀ

ਕਰਨ ਕਰਕੇ ਹੀ mash ਹੁੰਦੀ ਹੈ ਮਤਲਬ ਕਿਉਂਕਿ

ਪਾਣੀ ਨਾਲ ਵੀ boil ਹੋ ਜਾਂਦੀ ਹੈ ਅਗਰ ਤੁਸੀਂ ਉਹਨੂੰ ਜਿਆਦਾ ਹਿੱਲਾਂਦੇ ਹੋ ਕੜਛੀ ਵਗੈਰਾ ਅਗਰ ਪਾਉਣੀ

ਕੀ ਹੈਗਾ ਕੇ ਗੋਭੀ ਆਪਣੇ ਕੋਲ ਬਣੀ ਪਈ ਹੈਗੀ ਏ ਆਪਣੀ ਬੱਚ ਗਈ ਗੋਭੀ

time ਦੇ ਵਿੱਚ ਜਾਂ next day ਆਪਣਾ ਦਿਲ ਨਹੀਂ ਕਰਦਾ ਤੇ ਆਪਾਂ ਨਹੀਂ ਖਾਣੀ ਹੈਗੀ ਅਗਰ ਉਸੇ

ਗੋਭੀ ਨੂੰ ਹੀ ਤੁਸੀਂ ਪਿਆਜ ਦਾ ਤੜਕਾ ਲਾਓਂਗੇ ਦੁਆਰਾ

ਤੜਕਾ ਲਗਾ ਕੇ ਉਵੇਂ ਹੀ ਸੁਆਦ ਅਨੁਸਾਰ ਹੀ ਨਮਕ ਮਿਰਚ ਜੇ ਤੁਹਾਨੂੰ ਘੱਟ ਵੱਧ ਲੱਗਦਾ ਤਾਂ ਉਹ ਪਾ ਲੋ ਤੇ ਉਸ ਤੋਂ ਬਾਅਦ ਉਹ ਗੋਭੀ ਦੇ ਵਿੱਚ ਉੱਪਰ ਕੱਚੀ ਕੱਚੀ ਜੀ ਮਿਰਚ ਕੱਟ ਦੋ ਹਰੀ ਮਿਰਚ ਬਰੀਕ ਬਰੀਕ ਜੀ

ਜਿਹਦੇ ਚ ਅਸੀਂ ਬਣਾਦੇ ਹਾਂ ਉਹ ਪਾਂਡਾ ਛੋਟਾ ਹੈ ਜਾਂ ਸਬਜੀ

ਮਤਲਬ quantity ਦੇ according ਤੇਲ ਦਾ ਹੋਣਾ ਪੂਰਾ ਹੋਣਾ ਜਰੂਰੀ ਹੈ

ਹਾਂ ਵੀ ਕਈ ਵਾਰੀ ਆਪਾਂ ਥੋੜਾ ਜਾ ਤੇਲ ਪਾ ਦਿੰਨੇ ਹਾਂ ਉਹ ਗੋਭੀ

ਹਾਂਜੀ ਨਹੀਂ ਜੀ thank you mam okay okay

ਹਾਂਜੀ ਸਤਿ ਸ਼੍ਰੀ ਅਕਾਲ ਜੀ

ਮੈਂ ਬਸ free ਤੁਸੀਂ ਸੁਣਾਓ ਬਸ ਮੈਂ ਵੀ free ਆ

ਹਮ ਕਿ ਕੁੱਛ purchase ਕੀਤਾ ਫੇਰ ਬਸ ਕੁੱਛ ਨੀ ਉਹ curtain ਲੈਕੇ ਆਈ ਹਾਂ bedsheet ਨੇ ਨਵੀਆਂ ਤੇ ਪੁਰਾਣਿਆ ਤਾਂ ਹੁਣ ਖਤਮ ਹੋ ਗਿਆ ਨਵੇਂ ਨਵੇਂ ਘਰ ਵਿੱਚ ਥੋੜਾ ਨਵਾਂ ਸਮਾਨ ਅੱਛਾ ਲਗਦਾ ਕੁਛ furniture ਦੇਖ ਕੇ ਆਈ ਹਾਂ

ਹਾਂਜੀ ਹਾਂਜੀ ਥੋੜਾ ਪੁਰਾਣਾ ਹੋ ਗਿਆ ਸੀ ਉਹ sale ਕਰ ਦਿਤਾ ਮੈਂ ਕਿਹਾ ਚੱਲੋ ਨਵਾਂ furniture ਲੇਕੇ ਚਲੋ ਵਧੀਆ ਗੱਲ ਐ

ਹਾਂ ਫੇਰ ਉਹ ਉੱਥੇ ladies ਛੋੜ ਨਹੀਂ ਸਕਦੀ ਨਾ ਹਾਂ ਹਾਂ ਉਹ੍ਹ ਤਾਂ ਚੱਲ ਤੇ shopping ਗਈ ਸੀ ਉਦੋਂ ਮੈਨੂੰ ਦਿਖ ਰਿਹਾ ਸੀ ਹਰ ਚੀਜ dress ਆ ਸੀ ਤੇ ਮੈਂ ਕਿਹਾ ਚਲੋ ਦੇਖਦੇ ਹਾਂ ਇੱਕ ਅਧੀ gown maxi gown ਦੇਖੀਏ ਆਪਣੇ ਵਾਸਤੇ ਅੱਛਾ ਜੀ ਹੋਰ ਹੋਰ ਮੇਰਾ ਦੋਸਤ ਕੁੜਤੀਆਂ ਲਈਆਂ ਨੇ daily wears ਅੱਛਾ ਜੀ ਅਹ ਹੋਰ ਬਸ ਜੋ ਜਰੂਰਤ ਦਾ ਸਮਾਨ ਬਾਕੀ main shopping ਤਾਂ ਘਰ ਦਿਓ ਹੀ ਸੀ ਸਾਰਾ ਦਿਨ ਲੱਗ

ਹਾਂ shopping ਕਰਨ ਚਲ ਜੋ ਨਾ ਇੱਕ ਵਾਰ ਫੇਰ ਬੰਦਾ ਕਹਿੰਦਾ ਖਰੀਦ ਲੀਏ ਇਹ ਵੀ ਖਰੀਦ ਲੀਏ

ਹੁਣ ਵੈਸੇ ਵੀ ਬਹੁਤ ਗਰਮੀ ਹੋ ਗਈ ਦੁਪਹਿਰ ਵੇਲੇ ਤਾਂ ਨਿਕਲਣ ਵੀ ਨਹੀਂ ਹੋਣਾ ਬਸ ਏਹਿਓ ਹੈ ਕਿ ਤੁਸੀਂ ਸਵੇਰੇ ਅਗਰ ਦਸ ਵਜੇ ਨਿਕਲ ਗਏ ਹੋ ਸਾਡੇ ਨੋ ਦਸ ਵਜੇ ਫੇਰ ਤੇ ਠੀਕ ਐ ਉਸ ਤੋਂ ਬਾਅਦ ਨਿਕਲਣਾ ਥੋੜਾ ਮੁਸ਼ਕਿਲ ਹੋ ਜਾਂਦਾ

ਬਹੁਤ ਗਰਮੀ ਲਗਦੀ ਐ ਦਸ ਵਜੇ ਵੀ even

ਹਾਂ ਆਹ ਤੇ ਹੈ

hello ਹਾਂਜੀ

ਮੈਂ ਉਹੀ ਓ ਤਾਂ ਕਹਿ ਰਹੀ ਸੀ ਬੱਚਿਆ ਵਾਸਤੇ ਕਿ ਕਿ ਲੈਕੇ ਆਏ ਅਰੇ ਯਾਰ ਬੱਚਿਆ ਦਾ ਕਿੱਥੇ time ਲਗਿਆ ਹਲੇ ਤੇ ਘਰ ਦੀ shopping ਕਰਦੇ ਕਰਦੇ ਇੱਕ ਓ gown ਮੈਨੂੰ ਦੀਖਿਆ ਸੀ dress ਵਿੱਚ ਤੇ ਉਹ ਮੈਂ ਖਰੀਦ ਲੇ ਆਈ ਹਲੇ ਦੁਬਾਰਾ ਜਾਣਾ ਕੱਲ ਫੇਰ shopping ਕਰਨ ਇੱਕ ਨਵਾਂ mall ਖੁਲਿਆ ਕੱਲ ਸੋਚ ਰਹੀ ਹਾਂ ਉਸ ਜਗ੍ਹਾ ਤੇ ਜਾਵਾਂਗੀ ਪਰ ਬੱਚਿਆ ਦੀ ਵੀ ਦੇਖ ਲਵਾਂਗੀ special ਤਾਂ ਮੈਂ ਕੋਈ shopping ਬੱਚਿਆ ਦੀ or ਆਪਣੀ ਕਰਨ ਨਹੀਂ ਜਾ ਰਹੀ ਹਾਂ ਬੱਚਿਆ ਨੇ ਕਹਿਣਾ ਤੁਸੀਂ ਆਪਣੀ ਖਰੀਦ ਲੋ ਉਹਨਾਂ ਨੇ ਕਹਿਣਾ ਸਾਡੇ ਵਾਸਤੇ ਲੈ ਕੇ ਨਹੀਂ ਆਏ ਕੁੱਛ ਉਹਨਾਂ ਨੂੰ ਵੀ ਲੈ ਕੇ ਪੈਣਗੇ ਹਨਾ ਬਈ ਹਾਂ ਇਹ ਤੇ ਹੈ ਹਮ ਹਮ

ਕੋਈ ਨਹੀਂ ਤੂੰ ਨਾਲ ਚਲੀ ਕੱਲ ਮੇਰੇ

ਹਾਂ ਮੈਨੇ ਵੀ shopping ਕਰਨੀ ਐ ਠੀਕ ਐ ਮੈਂ ਤੇਰੀ choice ਦਾ ਵੀ ਕੁੱਛ ਲੈ ਲਵਾਂਗੀ

ਕੁੱਛ kitchen ਦਾ ਸਮਾਨ ਲੈਣਾ ਤੇਰੇ ਨਾਲ ਲੈ ਲਾਂਗੀ ਜਿਸ ਨਾਲ ਥੋੜਾ ਮੈਨੂੰ ਵੀ idea ਰਹਿ ਜਾਏ ਕੁੱਛ ਸਮਾਨ ਰਹਿ ਗਿਆ ਤੂੰ ਮੈਨੂੰ ਯਾਦ ਦਿਲਾ ਦੇੰਗੀ

ਹੋਰ

ਹਜੇ ਸੋਚ ਰਹੀ ਹਾਂ ਆਪਣੇ ਲੈਕੇ ਆਵਾਂ ਕੁੱਛ ਤਾਹੀਂ ਮੈਂ ਕਹਿ ਰਹੀ ਸੀ ਮੈਨੂੰ ਨਾਲ ਲੈ ਜਾਣਾ

ਬਿਲਕੁੱਲ ਠੀਕ ਬਸ ਏਹਿਓ ਕਹਿ ਰਹੀ ਹਾਂ ਕਿ ਸਾਡੇ ਇੱਥੇ ਦੇ ਹਰ ਛੇ ਮੋਸਮ ਦੇ ਵਿੱਚ ਛੇ ਦੀ dress ਆ

ਮੈਂ ਸਰਦੀਆਂ ਚ ਜਿਆਦਾ shopping ਕਰਦੀ ਨਹੀਂ sweater jacket ਵਗੇਰਾ ਤਾਂ ਮੈਂ ਲੈਂਦੀ ਨੀ jacket ਖਰੀਦ ਦੀ ਆ ਬਸ ਇੱਕ ਅਧੀ sweater ਮੈਨੂੰ ਸ਼ੌਂਕ ਨਹੀਂ ਹੈ ਲੈਣ ਦਾ ਨਾ ਮੈਂ ਪਾਨੀ ਆ

ਠੀਕ ਐ ਹਾਂ ਅਲੱਗ ਤੋਂ ਪਾਨਾ ਨਾ ਪੇ ਕੁੱਛ

ਨਹੀਂ ਇਹ ਤਾਂ ਗੱਲ ਹੈਗੀ ਐ dress ਨਾਲ ਐ ਹੋ ਜਾਂਦਾ ਕਿ suit ਨਾਲ ਪਹਿਲਾਂ matching legging ਲੋ ਜਾ ਸਲਵਾਰ ਲੋ